ਐਵੇਂ ਕਾਹਨੂੰ ਮੇਰਾ ਦਿਮਾਗ ਖਾਣ ਲੱਗ ਜਾਨੈ, ਆਪਾਂ ਕਿਹੜਾ ਕਿਤੇ ਦੌੜ ਚਲਿਆਂ। ਨਾਲੇ ਮਰਦਾਂ ਦਾ ਕਿ ਵਸਾਹ ਕਦੋਂ ਕੋਈ ਹੋਰ ਸੋਹਣੀ ਕੁੜੀ ਟੱਕਰ ਜਾਏ ਤੇ ਉਹਦਾ ਜਾਏ। ਤੇ ਸਰਤਾਜ ਮੈਨੂੰ ਗਲਵੱਕੜੀ ਚ ਲੈਂਦਾ, ਨਾ ਨਾ ਮੇਰੀ ਨਿੰਮੀਏ ਏਦਾਂ ਨਾ ਕਹਿ, ਸਰਤਾਜ ਤੇਰਾ ਐ ਤੇ ਤੇਰਾ ਈ ਰਹੇਗਾ ਅਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਸਰਤਾਜ ਦੀਆਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਚੋਂ ਸਾਵਣ ਭਾਦੋਂ ਦੀ ਝੜੀ ਲੱਗ ਜਾਂਦੀ ਸੀ। ਰੋਂਦੀ ਰੋਂਦੀ ਆਖਣ ਲੱਗੀ ਮੇਰੇ ਸਰਤਾਜ ਜੀ ਮੈਨੂੰ ਛੱਡ ਕੇ ਕਦੀ ਨਾ ਜਾਣਾ ਮੈਂ ਮਰ ਜਾਵਾਂਗੀ। ਹੁਣ ਤੇਰੇ ਨਾਲ ਈ ਮੇਰੀ ਹਾਸੇ ਆ। ਮੈਂ ਤੇ ਤੈਨੂੰ ਆਪਣਾ ਖ਼ੁਦਾ ਬਣਾ ਲਿਆ ਐ, ਮੈਨੂੰ ਕਿਸੇ ਚੀਜ਼ ਦੀ ਲੋੜ ਨਈਂ ਬਸ ਮੇਰੀ ਜ਼ਿੰਦਗੀ ਦਾ ਸਹਾਰਾ ਹੈਂ ਤੂੰ। ਮੇਰੀ ਨ੍ਹੇਰੀ ਜ਼ਿੰਦਗੀ ਚ ਤੂੰ ਹੀ ਉਜਾਲੇ ਕਰ ਸਕਦੈਂ ਸਮਾਂ ਉਲਾਂਘਾਂ ਪੁਟਦਾ ਗਿਆ ਅਸੀਂ ਦੋਵੇਂ ਦੁਨੀਆਂ ਤੋਂ ਬੇਖ਼ਬਰ। ਜ਼ਮਾਨੇ ਦੇ ਵਲਵਲ਼ੇਵਿਆਂ ਤੋਂ ਦੂਰ ਆਪਣੀ ਭੋਲੀ ਭਾਲੀ ਜ਼ਿੰਦਗੀ ਚ ਹੱਸਦੇ ਖੇਡਦੇ ਰਹੇ। ਇੱਕ ਦੂਜੇ ਨੂੰ ਖੁਸ਼ੀਆਂ ਵੰਡਦੇ ਰਹੇ। ਪੜ੍ਹਾਈ ਦੇ ਨਾਲ ਨਾਲ ਮੁਹੱਬਤ ਦੀ ਪ੍ਰੀਖਿਆ ਵੀ ਦਿੰਦੇ ਰਹੇ। ਬਚਪਨ ਨੇ ਜਿਹੜਾ ਤਾਪ ਮੈਨੂੰ ਦੇ ਦਿੱਤਾ ਸੀ ਹੁਣ ਉਹਤੋਂ ਖਿਹੜਾ ਛੁਡਾ ਲਿਆ ਸੀ। ਰੱਬ ਕਰੇ ਮੈਂ ਗਰੀਬਣੀ ਰੰਗਦਾਰ ਦੁਨੀਆਂ ਦੇ ਸੁਪਨੇ ਲੱਗ ਪਈ। ਮੌਸਮ ਬਦਲਦੇ ਦੇਰ ਨਾ ਲੱਗੀ। ਸਾਡੇ ਕਾਲਜ ਚ ਮੈਡਮ ਸੁਨੀਤਾ History ਦੀ ਲੈਕਚਰਾਰ ਸੀ ਉਹ ਮੈਨੂੰ ਬਹੁਤ ਪਸੰਦ ਕਰਦੀ ਸੀ, ਕਿੰਨਾ ਕਿੰਨਾ ਚਿਰ ਮੇਰੇ ਨਾਲ ਗੱਲਾਂ ਕਰਦੀ ਰਹਿੰਦੀ। ਉਹਨੂੰ ਮੈਂ ਸੋਹਣੀ ਲੱਗਦੀ ਸਾਂ। ਪਤਾ ਨਈਂ ਉਹਨੇ ਉਹਦੇ ਦਿਲ ਚ ਕੀ ਸੀ ਗੱਲਾਂ ਗੱਲਾਂ ਚ ਉਹਨੇ ਮੇਰੇ ਘਰ ਬਾਰੇ ਸਭ ਜਾਣਕਾਰੀ ਲੈ ਲਈ ਸੀ ਇੱਕ ਦਿਨ ਉਹਨੇ ਕਿਹਾ ਨਿੰਮੋ ਮੈਂ ਤੇਰੀ ਮਾਮੀ ਨੂੰ ਮਿਲਣਾ, ਮੈਂ ਬੜੀ ਖੁਸ਼ ਹੋਈ। ਕਿ ਮੇਰੀ ਮੈਡਮ ਸਾਡੇ ਘਰ ਆਏਗੀ ਮੈਨੂੰ ਵੀ ਚਾਅ ਚੜ੍ਹ ਗਿਆ। ਥੋੜੇ ਈ ਦਿਨਾਂ ਬਾਅਦ ਐਤਵਾਰ ਵਾਲੇ ਦਿਨ ਸੁਨੀਤਾ ਮੈਡਮ ਸੱਚੀ ਸਾਡੇ ਘਰ ਆ ਗਏ ਮੈਂ ਵਿਹੜੇ ਵਿਚ ਬੈਠੀ ਭਾਂਡੇ ਮਾਂਜ ਰਹੀ ਸਾਂ। ਫਟਾਫਟ ਉੱਠੀ ਅੰਦਰ ਜਾ ਕੇ ਆਪਣਾ ਮੈਲਾ ਜਿਹਾ ਸੂਟ ਉਤਾਰ ਕੇ . ਸੂਟ ਪਾ ਲਿਆ ਸੀ।

ਪਹਿਲਾਂ ਮੈਂ ਪਾਣੀ ਦਾ ਗਿਲਾਸ ਮੈਡਮ ਨੂੰ ਪੀਣ ਲਈ ਦਿਤਾ ਫਿਰ ਵੇਹੜੇ ਚ ਈ ਚੌਂਕੇ ਚ ਬੈਠ ਕੇ ਚਾਹ ਬਣਾਉਣ ਲੱਗ ਪਈ। ਮੈਂ ਵੇਖ ਰਹੀ ਸੀ ਮੈਡਮ ਮਾਮੀ ਨਾਲ ਬੜੀ ਨੇੜੇ ਹੋ ਕੇ ਗੱਲਾਂ ਕਰ ਰਹੀ ਸੀ ਮੇਰੇ ਕੰਨ ਓਧਰ ਈ ਲੱਗੇ ਸਨ। ਮੈਡਮ ਮੇਰੀ ਮਾਮੀ ਨੂੰ ਕਹਿ ਰਹੀ ਸੀ, ਭੈਣ ਜੀ ਨਿੰਮੋ ਲਈ ਬਹੁਤ ਵਧੀਆ ਰਿਸ਼ਤਾ ਲੈ ਕੇ ਆਈਂ ਆਂ। ਮੁੰਡਾ ਕਨੈਡਾ ਬਹੁਤ ਵੱਡੇ ਖਾਨਦਾਨ ਦਾ ਐ ਸੁੱਖ ਨਾਲ ਸਾਡੀ ਨਿੰਮੋ ਵੀ ਸੋਹਣੀ ਸੁਨੱਖੀ ਜਵਾਨ ਐ। ਆਪਣੀ ਨਿੰਮੋ ਲਈ ਇਹ ਰਿਸ਼ਤਾ ਬਹੁਤ ਵਧੀਆ ਰਹੇਗਾ। ਫਿਰ ਮੈਡਮ ਨੇ ਆਪਣੇ ਪਰਸ ਚੋਂ ਇੱਕ ਫੋਟੋ ਕੱਢ ਕੇ ਮਾਮੀ ਨੂੰ ਦਿਖਾਈ ਕਿ ਆਹ ਦੇਖੋ ਭੈਣ ਜੀ ਮੁੰਡਾ ਕਿੰਨਾ ਸੋਹਣਾ ਐ। ਨਿੰਮੋ ਤੇ ਇਹਦੀ ਜੋੜੀ ਬਹੁਤ ਖੂਬਸੂਰਤ ਬਣੇਗੀ। ਭੈਣ ਜੀ ਹੁਣ ਤੁਸੀਂ ਨਾ ਨਾ ਨਈਂ ਕਰਨਾ, ਮੈਂ ਬੜੀ ਉਮੀਦ ਨਾਲ ਆਈ ਆਂ ਤੇ ਮੈਂ ਚੌਂਕੇ ਚ ਬੈਠੀ ਸਾਰੀਆਂ ਗੱਲਾਂ ਸੁਣ ਰਹੀ ਸੀ। ਮੇਰਾ ਦਿਲ ਰੋ ਰਿਹਾ ਸੀ, ਚਾਹ ਵੀ ਉੱਬਲ ਗਈ ਸੀ, ਹੁਣ ਸੁਨੀਤਾ ਮੈਡਮ ਮੈਨੂੰ ਡਾਇਣ ਲੱਗ ਰਹੀ ਸੀ। ਚਾਹ ਚ . ਪਏ ਰਿਹਾ ਸੀ, ਮੈਂ ਅਜੇ ਵਿਆਹ ਨਈਂ ਕਰਾਉਣਾ ਚਾਹੁੰਦੀ ਸੀ, ਮਾਮੀ ਖੁਸ਼ ਨਜ਼ਰ ਆ ਰਹੀ ਸੀ। ਉਹਨੇ ਕਹਿ ਦਿੱਤਾ ਸੀ ਕਿ ਰਾਤ ਨੂੰ ਨਿੰਮੋ ਦੇ ਮਾਮੇ ਨਾਲ ਗੱਲ ਕਰਕੇ ਫਿਰ ਦੱਸੇਗੀ। ਮੇਰਾ ਨਾਮ ਮੋਹਨ ਹੈ ਮੈਂ ਤੇ ਮੇਰੀ ਵਿਧਵਾ ਮਾਂ ਇਕ ਪਿੰਡ ਵਿਚ ਰਹਿੰਦੇ ਸੀ ਮੇਰੀ ਮਾਂ ਅੱਖਾਂ ਤੋਂ ਅੰਨ੍ਹੀ ਸੀ ਮੈਂ ਆਪਣੀ ਮਾਂ ਦਾ ਇੱਕਲਾ ਪੁੱਤ ਸੀ ਮੇਰੇ ਪਾਲਣ ਪੋਸ਼ਣ ਦੀ ਸਾਰੀ ਜਿੰਮੇਵਾਰੀ ਉਸਦੇ ਮੋਢਿਆਂ ਤੇ ਸੀ ਉਹ ਮੈਨੂੰ ਪੜ੍ਹਾ ਲਿਖਾ ਕੇ ਇਕ ਵੱਡਾ ਇਨਸਾਨ ਬਨਾਉਣਾ ਚਾਹੁੰਦੀ ਸੀ ਇਸ ਲਈ ਉਸਨੇ ਪਿੰਡ ਦੇ ਨੇੜਲੇ ਸ਼ਹਿਰ ਦੇ ਇਕ ਵਧੀਆ ਸਕੂਲ ਵਿਚ ਮੇਰਾ ਦਾਖਿਲਾ ਕਰਵਾ ਦਿੱਤਾ ਉਸਨੇ ਦਿਨ ਰਾਤ ਮੇਹਨਤ ਕੀਤੀ ਤਾ ਜੋ ਮੇਰੇ ਸਕੂਲ ਦੀ ਫੀਸ ਭਰ ਸਕੇ ਮੇਰੇ ਸਕੂਲ ਦੇ ਬੱਚੇ ਮੇਰੀ ਮਾਂ ਬਾਰੇ ਜਾਣਦੇ ਸਨ ਉਹ ਸਾਰੇ ਮੈਨੂੰ ਅੰਨ੍ਹੀ ਦਾ ਪੁੱਤ ਕਹਿ ਕੇ ਛੇੜਦੇ ਸਨ ਇਹ ਸੁਣ ਕੇ ਮੈਨੂੰ ਬੋਹੋਤ ਗੁੱਸਾ ਆਉਂਦਾ ਸੀ ਹੁਣ ਮੈਨੂੰ ਆਪਣੀ ਮਾਂ ਤੋਂ ਸ਼ਰਮ ਮਹਿਸੂਸ ਹੋਣ ਲੱਗ ਗਈ ਸੀ ਤੇ ਮੈਂ ਆਪਣੀ ਮਾਂ ਨਾਲੋਂ ਕਿੱਤੇ ਵੀ ਜਾਣ ਤੇ ਉਨ੍ਹੀ ਹੀ ਕਤਰਾਉਣ ਲੱਗ ਗਿਆ ਸੀ ਜਦੋ ਮੈਂ ਵੱਡਾ ਹੋਇਆ ਤਾ ਮੈਨੂੰ ਸ਼ਹਿਰ ਵਿਚ ਚੰਗੀ ਨੌਕਰੀ ਮਿਲ ਗਈ ਸ਼ਹਿਰ ਨੌਕਰੀ ਕਰਨ ਲਈ ਜਾਣ ਲੱਗਿਆ ਮੈਂ ਆਪਣੀ ਮਾਂ ਨੂੰ ਕਿਹਾ ਮੈਂ ਜਲਦੀ ਹੀ ਉਸਨੂੰ ਉਥੇ ਬੁਲਾ ਲਵਾਂਗਾ ਪਰ ਇਕ ਵਾਰ ਸ਼ਹਿਰ ਜਾ ਕੇ ਮੈਂ ਆਪਣੀ ਮਾਂ ਨੂੰ ਕਦੇ ਨਹੀਂ ਬੁਲਾਇਆ ਕਿਉਕਿ ਮੈਨੂੰ ਉਸਦੇ ਅੰਧੇਪੰਨ ਤੋਂ ਸ਼ਰਮ ਆਉਂਦੀ ਸੀ ਅਤੇ ਮੈਂ ਸ਼ਰਮ ਮਹਿਸੂਸ ਕਰਦਾ ਸੀ ਮੇਰੀ ਅੰਨ੍ਹੀ ਮਾਂ ਮੈਨੂੰ ਉਡੀਕਦੀ ਰਹੀ ਕਈ ਮਹੀਨੇ ਬੀਤ ਗਏ ਮੈਂ ਆਪਣੀ ਮਾਂ ਨੂੰ ਮਿਲਣ ਲਈ ਨਹੀਂ ਗਿਆ ਮੇਰੀ ਨੇਤਰਹੀਣ ਮਾਂ ਨੂੰ ਮੇਰੀ ਚਿੰਤਾ ਹੋਣ ਲੱਗੀ ਤੇ ਉਹ ਮੈਨੂੰ ਮਿਲਣ ਲਈ ਕਿਸੇ ਤਰ੍ਹਾਂ ਸ਼ਹਿਰ ਆ ਗਈ ਅਤੇ ਪੁੱਛਦੀ ਪੁੱਛਦੀ ਉਹ ਮੇਰੇ ਦਫਤਰ ਦੇ ਗੇਟ ਤੇ ਆ ਗਈ ਗੇਟ ਤੇ ਖੜ੍ਹੇ Security Guard ਨੇ ਉਸਨੂੰ ਰੋਕ ਲਿਆ ਮੇਰੀ ਮਾਂ ਨੇ Security Guard ਨੂੰ ਮੇਰਾ ਨਾਮ ਦਸਿਆ ਤੇ ਕਿਹਾ ਉਸਨੂੰ ਜਾ ਕੇ ਦੱਸ ਦਿਓ ਕੇ ਪਿੰਡ ਤੋਂ ਉਸਨੂੰ ਕੋਈ ਮਿਲਣ ਲਈ ਆਇਆ ਹੈ Security Guard ਨੇ ਆ ਕੇ ਮੈਨੂੰ ਦਸਿਆ ਕੇ ਪਿੰਡ ਤੋਂ ਕੋਈ ਮੈਨੂੰ ਮਿਲਣ ਲਈ ਆਇਆ ਹੈ ਤਾ ਮੈਂ ਦਫਤਰ ਦੀ ਖਿੜਕੀ ਤੋਂ ਬਾਹਰ ਦੇਖਿਆ ਤਾ ਮੇਰੀ ਅੰਨ੍ਹੀ ਮਾਂ ਗੇਟ ਤੇ ਬਾਹਰ ਖੜ੍ਹੀ ਮੇਰਾ ਇੰਤਜਾਰ ਕਰ ਰਹੀ ਸੀ ਮੈਂ ਆਪਣੀ ਮਾਂ ਨੂੰ ਦੇਖ ਕੇ ਡਰ ਗਿਆ ਕਿਉਕਿ ਮੈਂ ਆਪਣੇ ਦਫਤਰ ਵਿਚ ਆਪਣੀ ਅੰਨ੍ਹੀ ਮਾਂ ਬਾਰੇ ਦਸ ਕੇ ਸ਼ਰਮਿੰਦਾ ਨਹੀਂ ਸੀ ਹੋਣਾ ਚਾਹੁੰਦਾ ਮੈਂ Security Guard ਨੂੰ ਕਿਹਾ ਜਾਕੇ ਬੋਲ ਦੇ ਮੈਂ ਦਫਤਰ ਵਿਚ ਨਹੀਂ ਹਾਂ Security Guard ਦੀ ਗੱਲ ਸੁਣ ਕੇ ਮੇਰੀ ਮਾਂ ਓਥੋਂ ਚਲੀ ਗਈ ਜਦੋ ਸ਼ਾਮ ਨੂੰ ਦਫਤਰ ਦੀ ਛੁੱਟੀ ਤੋਂ ਬਾਦ ਮੈਂ ਘਰ ਜਾਣ ਲਈ ਨਿਕਲਿਆ ਤਾ ਰਸਤੇ ਵਿਚ ਸੜਕ ਤੇ ਮੈਂ ਇਕ ਭੀੜ ਇਕਠੀ ਖੜ੍ਹੀ ਹੋਈ ਦੇਖੀ ਜਦੋ ਮੈਂ ਭੀੜ ਕੋਲ ਜਾਕੇ ਦੇਖਿਆ ਤਾ ਸੜਕ ਤੇ ਮੇਰੀ ਮਾਂ ਮਰੀ ਹੋਈ ਪਈ ਸੀ ਉਸਦੇ ਹੱਥ ਵਿਚ ਇਕ ਚਿੱਠੀ ਸੀ ਜਿਸ ਵਿਚ ਲਿਖਿਆ ਸੀ ਪੁੱਤ ਬੋਹੋਤ ਦਿਨ ਹੋਗੇ ਸੀ ਤੈਨੂੰ ਮਿਲੇ ਹੋਏ ਤੇ ਮੈਨੂੰ ਬੋਹੋਤ ਚਿੰਤਾ ਹੋ ਰਹੀ ਸੀ ਇਸ ਲਈ ਮੈਂ ਤੈਨੂੰ ਮਿਲਣ ਸ਼ਹਿਰ ਤੇਰੇ ਦਫਤਰ ਆਈ ਸੀ ਪਰ ਹੁਣ ਤੂੰ ਬੋਹੋਤ ਵੱਡਾ ਆਦਮੀ ਬਣ ਗਿਆ ਹੈ ਸ਼ਾਇਦ ਹੁਣ ਤੈਨੂੰ ਮਿਲਣਾ ਮੇਰੀ ਮਾੜੀ ਕਿਸਮਤ ਵਿਚ ਨਹੀਂ ਮੈਨੂੰ ਬੋਹੋਤ ਖੁਸ਼ੀ ਹੈ ਕੇ ਤੂੰ ਇਕ ਵੱਡਾ ਆਦਮੀ ਬਣ ਕੇ ਨਾਲੇ ਤੂੰ ਆਪਣਾ ਸੁਪਨਾ ਪੂਰਾ ਕੀਤਾ ਸਗੋਂ ਮੇਰਾ ਸੁਪਨਾ ਵੀ ਪੂਰਾ ਕੀਤਾ ਹੈ ਪਰ ਇਕ ਗੱਲ ਦਾ ਮੈਨੂੰ ਬੋਹੋਤ ਦੁੱਖ ਹੈ ਕਿ ਮੈਂ ਤੇਰੀ ਤਰੱਕੀ ਨਹੀਂ ਦੇਖ ਸਕਦੀ ਜੇਕਰ ਬਚਪਨ ਵਿਚ ਤੇਰੇ ਸਿਰ ਤੇ ਸੱਟ ਲੱਗਣ ਕਾਰਣ ਤੇਰੀ ਅੱਖਾਂ ਖਰਾਬ ਨਾ ਹੁੰਦੀਆਂ ਅਤੇ ਮੈਨੂੰ ਆਪਣੀਆਂ ਅੱਖਾਂ ਤੈਨੂੰ ਨਾ ਦੇਣੀਆਂ ਪੈਂਦੀਆਂ ਤਾ ਅੱਜ ਮੈਂ ਤੇਰੀ ਤਰੱਕੀ ਦੇਖ ਕੇ ਸ਼ਾਂਤੀ ਨਾਲ ਮਰਦੀ ਤੇਰੀ ਅੰਨ੍ਹੀ ਮਾਂ ਤੇ ਮੈਂ ਇਹ ਪੜ੍ਹ ਕੇ ਬੋਹੋਤ ਉੱਚੀ ਉੱਚੀ ਰੋਇਆ ਕਿੰਨੀ ਵੱਡੀ ਕੁਰਬਾਨੀ ਦਿੱਤੀ ਸੀ ਉਸ ਅੰਨ੍ਹੀ ਮਾਂ ਨੇ ਮੇਰੇ ਲਈ ਜਿਸਨੂੰ ਦੇਖ ਕੇ ਮੈਂ ਸ਼ਰਮਿੰਦਾ ਹੁੰਦਾ ਸੀ ਮੈਨੂੰ ਆਪਣੇ ਆਪ ਤੇ ਬੋਹੋਤ ਗੁੱਸਾ ਤੇ ਤਰਸ ਆ ਰਿਹਾ ਸੀ ਮੈਂ ਸਾਰੀ ਜਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦਾ ਸੀ ਕਿਉਕਿ ਮੈਂ ਆਪਣੀ ਰੱਬ ਵਰਗੀ ਮਾਂ ਦੀ ਕਦਰ ਨਹੀਂ ਸੀ ਕੀਤੀ ਮੇਰਾ ਨਾਮ ਮੋਹਨ ਹੈ ਮੈਂ ਤੇ ਮੇਰੀ ਵਿਧਵਾ ਮਾਂ ਇਕ ਪਿੰਡ ਵਿਚ ਰਹਿੰਦੇ ਸੀ ਮੇਰੀ ਮਾਂ ਅੱਖਾਂ ਤੋਂ ਅੰਨ੍ਹੀ ਸੀ ਮੈਂ ਆਪਣੀ ਮਾਂ ਦਾ ਇੱਕਲਾ ਪੁੱਤ ਸੀ ਮੇਰੇ ਪਾਲਣ ਪੋਸ਼ਣ ਦੀ ਸਾਰੀ ਜਿੰਮੇਵਾਰੀ ਉਸਦੇ ਮੋਢਿਆਂ ਤੇ ਸੀ ਉਹ ਮੈਨੂੰ ਪੜ੍ਹਾ ਲਿਖਾ ਕੇ ਇਕ ਵੱਡਾ ਇਨਸਾਨ ਬਨਾਉਣਾ ਚਾਹੁੰਦੀ ਸੀ ਇਸ ਲਈ ਉਸਨੇ ਪਿੰਡ ਦੇ ਨੇੜਲੇ ਸ਼ਹਿਰ ਦੇ ਇਕ ਵਧੀਆ ਸਕੂਲ ਵਿਚ ਮੇਰਾ ਦਾਖਿਲਾ ਕਰਵਾ ਦਿੱਤਾ ਉਸਨੇ ਦਿਨ ਰਾਤ ਮੇਹਨਤ ਕੀਤੀ ਤਾ ਜੋ ਮੇਰੇ ਸਕੂਲ ਦੀ ਫੀਸ ਭਰ ਸਕੇ ਮੇਰੇ ਸਕੂਲ ਦੇ ਬੱਚੇ ਮੇਰੀ ਮਾਂ ਬਾਰੇ ਜਾਣਦੇ ਸਨ ਉਹ ਸਾਰੇ ਮੈਨੂੰ ਅੰਨ੍ਹੀ ਦਾ ਪੁੱਤ ਕਹਿ ਕੇ ਛੇੜਦੇ ਸਨ ਇਹ ਸੁਣ ਕੇ ਮੈਨੂੰ ਬੋਹੋਤ ਗੁੱਸਾ ਆਉਂਦਾ ਸੀ ਹੁਣ ਮੈਨੂੰ ਆਪਣੀ ਮਾਂ ਤੋਂ ਸ਼ਰਮ ਮਹਿਸੂਸ ਹੋਣ ਲੱਗ ਗਈ ਸੀ ਤੇ ਮੈਂ ਆਪਣੀ ਮਾਂ ਨਾਲੋਂ ਕਿੱਤੇ ਵੀ ਜਾਣ ਤੇ ਉਨ੍ਹੀ ਹੀ ਕਤਰਾਉਣ ਲੱਗ ਗਿਆ ਸੀ ਜਦੋ ਮੈਂ ਵੱਡਾ ਹੋਇਆ ਤਾ ਮੈਨੂੰ ਸ਼ਹਿਰ ਵਿਚ ਚੰਗੀ ਨੌਕਰੀ ਮਿਲ ਗਈ ਸ਼ਹਿਰ ਨੌਕਰੀ ਕਰਨ ਲਈ ਜਾਣ ਲੱਗਿਆ ਮੈਂ ਆਪਣੀ ਮਾਂ ਨੂੰ ਕਿਹਾ ਮੈਂ ਜਲਦੀ ਹੀ ਉਸਨੂੰ ਉਥੇ ਬੁਲਾ ਲਵਾਂਗਾ ਪਰ ਇਕ ਵਾਰ ਸ਼ਹਿਰ ਜਾ ਕੇ ਮੈਂ ਆਪਣੀ ਮਾਂ ਨੂੰ ਕਦੇ ਨਹੀਂ ਬੁਲਾਇਆ ਕਿਉਕਿ ਮੈਨੂੰ ਉਸਦੇ ਅੰਧੇਪੰਨ ਤੋਂ ਸ਼ਰਮ ਆਉਂਦੀ ਸੀ ਅਤੇ ਮੈਂ ਸ਼ਰਮ ਮਹਿਸੂਸ ਕਰਦਾ ਸੀ ਮੇਰੀ ਅੰਨ੍ਹੀ ਮਾਂ ਮੈਨੂੰ ਉਡੀਕਦੀ ਰਹੀ ਕਈ ਮਹੀਨੇ ਬੀਤ ਗਏ ਮੈਂ ਆਪਣੀ ਮਾਂ ਨੂੰ ਮਿਲਣ ਲਈ ਨਹੀਂ ਗਿਆ ਮੇਰੀ ਨੇਤਰਹੀਣ ਮਾਂ ਨੂੰ ਮੇਰੀ ਚਿੰਤਾ ਹੋਣ ਲੱਗੀ ਤੇ ਉਹ ਮੈਨੂੰ ਮਿਲਣ ਲਈ ਕਿਸੇ ਤਰ੍ਹਾਂ ਸ਼ਹਿਰ ਆ ਗਈ ਅਤੇ ਪੁੱਛਦੀ ਪੁੱਛਦੀ ਉਹ ਮੇਰੇ ਦਫਤਰ ਦੇ ਗੇਟ ਤੇ ਆ ਗਈ ਗੇਟ ਤੇ ਖੜ੍ਹੇ Security Guard ਨੇ ਉਸਨੂੰ ਰੋਕ ਲਿਆ ਮੇਰੀ ਮਾਂ ਨੇ Security Guard ਨੂੰ ਮੇਰਾ ਨਾਮ ਦਸਿਆ ਤੇ ਕਿਹਾ ਉਸਨੂੰ ਜਾ ਕੇ ਦੱਸ ਦਿਓ ਕੇ ਪਿੰਡ ਤੋਂ ਉਸਨੂੰ ਕੋਈ ਮਿਲਣ ਲਈ ਆਇਆ ਹੈ Security Guard ਨੇ ਆ ਕੇ ਮੈਨੂੰ ਦਸਿਆ ਕੇ ਪਿੰਡ ਤੋਂ ਕੋਈ ਮੈਨੂੰ ਮਿਲਣ ਲਈ ਆਇਆ ਹੈ ਤਾ ਮੈਂ ਦਫਤਰ ਦੀ ਖਿੜਕੀ ਤੋਂ ਬਾਹਰ ਦੇਖਿਆ ਤਾ ਮੇਰੀ ਅੰਨ੍ਹੀ ਮਾਂ ਗੇਟ ਤੇ ਬਾਹਰ ਖੜ੍ਹੀ ਮੇਰਾ ਇੰਤਜਾਰ ਕਰ ਰਹੀ ਸੀ ਮੈਂ ਆਪਣੀ ਮਾਂ ਨੂੰ ਦੇਖ ਕੇ ਡਰ ਗਿਆ ਕਿਉਕਿ ਮੈਂ ਆਪਣੇ ਦਫਤਰ ਵਿਚ ਆਪਣੀ ਅੰਨ੍ਹੀ ਮਾਂ ਬਾਰੇ ਦਸ ਕੇ ਸ਼ਰਮਿੰਦਾ ਨਹੀਂ ਸੀ ਹੋਣਾ ਚਾਹੁੰਦਾ ਮੈਂ Security Guard ਨੂੰ ਕਿਹਾ ਜਾਕੇ ਬੋਲ ਦੇ ਮੈਂ ਦਫਤਰ ਵਿਚ ਨਹੀਂ ਹਾਂ Security Guard ਦੀ ਗੱਲ ਸੁਣ ਕੇ ਮੇਰੀ ਮਾਂ ਓਥੋਂ ਚਲੀ ਗਈ ਜਦੋ ਸ਼ਾਮ ਨੂੰ ਦਫਤਰ ਦੀ ਛੁੱਟੀ ਤੋਂ ਬਾਦ ਮੈਂ ਘਰ ਜਾਣ ਲਈ ਨਿਕਲਿਆ ਤਾ ਰਸਤੇ ਵਿਚ ਸੜਕ ਤੇ ਮੈਂ ਇਕ ਭੀੜ ਇਕਠੀ ਖੜ੍ਹੀ ਹੋਈ ਦੇਖੀ ਜਦੋ ਮੈਂ ਭੀੜ ਕੋਲ ਜਾਕੇ ਦੇਖਿਆ ਤਾ ਸੜਕ ਤੇ ਮੇਰੀ ਮਾਂ ਮਰੀ ਹੋਈ ਪਈ ਸੀ ਉਸਦੇ ਹੱਥ ਵਿਚ ਇਕ ਚਿੱਠੀ ਸੀ ਜਿਸ ਵਿਚ ਲਿਖਿਆ ਸੀ ਪੁੱਤ ਬੋਹੋਤ ਦਿਨ ਹੋਗੇ ਸੀ ਤੈਨੂੰ ਮਿਲੇ ਹੋਏ ਤੇ ਮੈਨੂੰ ਬੋਹੋਤ ਚਿੰਤਾ ਹੋ ਰਹੀ ਸੀ ਇਸ ਲਈ ਮੈਂ ਤੈਨੂੰ ਮਿਲਣ ਲਈ ਸ਼ਹਿਰ ਤੇਰੇ ਦਫਤਰ ਆਈ ਸੀ ਪਰ ਹੁਣ ਤੂੰ ਬੋਹੋਤ ਵੱਡਾ ਆਦਮੀ ਬਣ ਗਿਆ ਹੈ ਸ਼ਾਇਦ ਹੁਣ ਤੈਨੂੰ ਮਿਲਣਾ ਮੇਰੀ ਮਾੜੀ ਕਿਸਮਤ ਵਿਚ ਨਹੀਂ ਮੈਨੂੰ ਬੋਹਤ ਖੁਸ਼ੀ ਹੈ ਕੇ ਤੂੰ ਇਕ ਵੱਡਾ ਆਦਮੀ ਬਣ ਕੇ ਨਾਲੇ ਤੂੰ ਆਪਣਾ ਸੁਪਨਾ ਪੂਰਾ ਕੀਤਾ ਸਗੋਂ ਮੇਰਾ ਸੁਪਨਾ ਵੀ ਪੂਰਾ ਕੀਤਾ ਹੈ ਪਰ ਇਕ ਗੱਲ ਦਾ ਮੈਨੂੰ ਬੋਹੋਤ ਦੁੱਖ ਹੈ ਕਿ ਮੈਂ ਤੇਰੀ ਤਰੱਕੀ ਨਹੀਂ ਦੇਖ ਸਕਦੀ ਜੇਕਰ ਬਚਪਨ ਵਿਚ ਤੇਰੇ ਸਿਰ ਤੇ ਸੱਟ ਲੱਗਣ ਕਾਰਣ ਤੇਰੀ ਅੱਖਾਂ ਖਰਾਬ ਨਾ ਹੁੰਦੀਆਂ ਅਤੇ ਮੈਨੂੰ ਆਪਣੀਆਂ ਅੱਖਾਂ ਤੈਨੂੰ ਨਾ ਦੇਣੀਆਂ ਪੈਂਦੀਆਂ ਤਾ ਅੱਜ ਮੈਂ ਤੇਰੀ ਤਰੱਕੀ ਦੇਖ ਕੇ ਸ਼ਾਂਤੀ ਨਾਲ ਮਰਦੀ ਤੇਰੀ ਅੰਨ੍ਹੀ ਮਾਂ ਤੇ ਮੈਂ ਇਹ ਪੜ੍ਹ ਕੇ ਬੋਹੋਤ ਉੱਚੀ ਉੱਚੀ ਰੋਇਆ ਕਿੰਨੀ ਵੱਡੀ ਕੁਰਬਾਨੀ ਦਿੱਤੀ ਸੀ ਉਸ ਅੰਨ੍ਹੀ ਮਾਂ ਨੇ ਮੇਰੇ ਲਈ ਜਿਸਨੂੰ ਦੇਖ ਕੇ ਮੈਂ ਸ਼ਰਮਿੰਦਾ ਹੁੰਦਾ ਸੀ ਮੈਨੂੰ ਆਪਣੇ ਆਪ ਤੇ ਬੋਹਤ ਗੁੱਸਾ ਤੇ ਤਰਸ ਆ ਰਿਹਾ ਸੀ ਮੈਂ ਸਾਰੀ ਜਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦਾ ਸੀ ਕਿਉਕਿ ਮੈਂ ਆਪਣੀ ਰੱਬ ਵਰਗੀ ਮਾਂ ਦੀ ਕਦਰ ਨਹੀਂ ਸੀ ਕੀਤੀ ਮੇਰਾ ਨਾਮ ਮੋਹਨ ਹੈ ਮੈਂ ਤੇ ਮੇਰੀ ਵਿਧਵਾ ਮਾਂ ਇਕ ਪਿੰਡ ਵਿਚ ਰਹਿੰਦੇ ਸੀ ਮੇਰੀ ਮਾਂ ਅੱਖਾਂ ਤੋਂ ਅੰਨ੍ਹੀ ਸੀ ਮੈਂ ਆਪਣੀ ਮਾਂ ਦਾ ਇੱਕਲਾ ਪੁੱਤ ਸੀ ਮੇਰੇ ਪਾਲਣ ਪੋਸ਼ਣ ਦੀ ਸਾਰੀ ਜਿੰਮੇਵਾਰੀ ਉਸਦੇ ਮੋਢਿਆਂ ਤੇ ਸੀ ਉਹ ਮੈਨੂੰ ਪੜ੍ਹਾ ਲਿਖਾ ਕੇ ਇਕ ਵੱਡਾ ਇਨਸਾਨ ਬਨਾਉਣਾ ਚਾਹੁੰਦੀ ਸੀ ਇਸ ਲਈ ਉਸਨੇ ਪਿੰਡ ਦੇ ਨੇੜਲੇ ਸ਼ਹਿਰ ਦੇ ਇਕ ਵਧੀਆ ਸਕੂਲ ਵਿਚ ਮੇਰਾ ਦਾਖਿਲਾ ਕਰਵਾ ਦਿੱਤਾ ਉਸਨੇ ਦਿਨ ਰਾਤ ਮੇਹਨਤ ਕੀਤੀ ਤਾ ਜੋ ਮੇਰੇ ਸਕੂਲ ਦੀ ਫੀਸ ਭਰ ਸਕੇ ਮੇਰੇ ਸਕੂਲ ਦੇ ਬੱਚੇ ਮੇਰੀ ਮਾਂ ਬਾਰੇ ਜਾਣਦੇ ਸਨ ਉਹ ਸਾਰੇ ਮੈਨੂੰ ਅੰਨ੍ਹੀ ਦਾ ਪੁੱਤ ਕਹਿ ਕੇ ਛੇੜਦੇ ਸਨ ਇਹ ਸੁਣ ਕੇ ਮੈਨੂੰ ਬੋਹੋਤ ਗੁੱਸਾ ਆਉਂਦਾ ਸੀ ਹੁਣ ਮੈਨੂੰ ਆਪਣੀ ਮਾਂ ਤੋਂ ਸ਼ਰਮ ਮਹਿਸੂਸ ਹੋਣ ਲੱਗ ਗਈ ਸੀ ਅਤੇ ਮੈਂ ਆਪਣੀ ਮਾਂ ਨਾਲੋਂ ਕਿੱਤੇ ਵੀ ਜਾਣ ਤੇ ਉਨ੍ਹੀ ਹੀ ਕਤਰਾਉਣ ਲੱਗ ਗਿਆ ਸੀ ਜਦੋ ਮੈਂ ਵੱਡਾ ਹੋਇਆ ਤਾ ਮੈਨੂੰ ਸ਼ਹਿਰ ਵਿਚ ਚੰਗੀ ਨੌਕਰੀ ਮਿਲ ਗਈ ਸ਼ਹਿਰ ਨੌਕਰੀ ਕਰਨ ਲਈ ਜਾਣ ਲੱਗਿਆ ਮੈਂ ਆਪਣੀ ਮਾਂ ਨੂੰ ਕਿਹਾ ਮੈਂ ਜਲਦੀ ਹੀ ਉਸਨੂੰ ਉਥੇ ਬੁਲਾ ਲਵਾਂਗਾ ਪਰ ਇਕ ਵਾਰ ਸ਼ਹਿਰ ਜਾ ਕੇ ਮੈਂ ਆਪਣੀ ਮਾਂ ਨੂੰ ਕਦੇ ਨਹੀਂ ਬੁਲਾਇਆ ਕਿਉਕਿ ਮੈਨੂੰ ਉਸਦੇ ਅੰਧੇਪੰਨ ਤੋਂ ਸ਼ਰਮ ਆਉਂਦੀ ਸੀ ਅਤੇ ਮੈਂ ਸ਼ਰਮ ਮਹਿਸੂਸ ਕਰਦਾ ਸੀ ਮੇਰੀ ਅੰਨ੍ਹੀ ਮਾਂ ਮੈਨੂੰ ਉਡੀਕਦੀ ਰਹੀ ਕਈ ਮਹੀਨੇ ਬੀਤ ਗਏ ਮੈਂ ਆਪਣੀ ਮਾਂ ਨੂੰ ਮਿਲਣ ਲਈ ਨਹੀਂ ਗਿਆ ਮੇਰੀ ਨੇਤਰਹੀਣ ਮਾਂ ਨੂੰ ਮੇਰੀ ਚਿੰਤਾ ਹੋਣ ਲੱਗੀ ਤੇ ਉਹ ਮੈਨੂੰ ਮਿਲਣ ਲਈ ਕਿਸੇ ਤਰ੍ਹਾਂ ਸ਼ਹਿਰ ਆ ਗਈ ਅਤੇ ਪੁੱਛਦੀ ਪੁੱਛਦੀ ਉਹ ਮੇਰੇ ਦਫਤਰ ਦੇ ਗੇਟ ਤੇ ਆ ਗਈ ਗੇਟ ਤੇ ਖੜ੍ਹੇ Security Guard ਨੇ ਉਸਨੂੰ ਰੋਕ ਲਿਆ ਮੇਰੀ ਮਾਂ ਨੇ Security Guard ਨੂੰ ਮੇਰਾ ਨਾਮ ਦਸਿਆ ਤੇ ਕਿਹਾ ਉਸਨੂੰ ਜਾ ਕੇ ਦੱਸ ਦਿਓ ਕੇ ਪਿੰਡ ਤੋਂ ਉਸਨੂੰ ਕੋਈ ਮਿਲਣ ਲਈ ਆਇਆ ਹੈ Security Guard ਨੇ ਆ ਕੇ ਮੈਨੂੰ ਦਸਿਆ ਕੇ ਪਿੰਡ ਤੋਂ ਕੋਈ ਮੈਨੂੰ ਮਿਲਣ ਲਈ ਆਇਆ ਹੈ ਤਾ ਮੈਂ ਦਫਤਰ ਦੀ ਖਿੜਕੀ ਤੋਂ ਬਾਹਰ ਦੇਖਿਆ ਤਾ ਮੇਰੀ ਅੰਨ੍ਹੀ ਮਾਂ ਗੇਟ ਤੇ ਬਾਹਰ ਖੜ੍ਹੀ ਮੇਰਾ ਇੰਤਜਾਰ ਕਰ ਰਹੀ ਸੀ ਮੈਂ ਆਪਣੀ ਮਾਂ ਨੂੰ ਦੇਖ ਕੇ ਡਰ ਗਿਆ ਕਿਉਕਿ ਮੈਂ ਆਪਣੇ ਦਫਤਰ ਵਿਚ ਆਪਣੀ ਅੰਨ੍ਹੀ ਮਾਂ ਬਾਰੇ ਦਸ ਕੇ ਸ਼ਰਮਿੰਦਾ ਨਹੀਂ ਸੀ ਹੋਣਾ ਚਾਹੁੰਦਾ ਮੈਂ Security Guard ਨੂੰ ਕਿਹਾ ਜਾਕੇ ਬੋਲ ਦੇ ਮੈਂ ਦਫਤਰ ਵਿਚ ਨਹੀਂ ਹਾਂ Security Guard ਦੀ ਗੱਲ ਸੁਣ ਕੇ ਮੇਰੀ ਮਾਂ ਓਥੋਂ ਚਲੀ ਗਈ ਜਦੋ ਸ਼ਾਮ ਨੂੰ ਦਫਤਰ ਦੀ ਛੁੱਟੀ ਤੋਂ ਬਾਦ ਮੈਂ ਘਰ ਜਾਣ ਲਈ ਨਿਕਲਿਆ ਤਾ ਰਸਤੇ ਵਿਚ ਸੜਕ ਤੇ ਮੈਂ ਇਕ ਭੀੜ ਇਕਠੀ ਖੜ੍ਹੀ ਹੋਈ ਦੇਖੀ ਜਦੋ ਮੈਂ ਭੀੜ ਕੋਲ ਜਾਕੇ ਦੇਖਿਆ ਤਾ ਸੜਕ ਤੇ ਮੇਰੀ ਮਾਂ ਮਰੀ ਹੋਈ ਪਈ ਸੀ ਉਸਦੇ ਹੱਥ ਵਿਚ ਇਕ ਚਿੱਠੀ ਸੀ ਜਿਸ ਵਿਚ ਲਿਖਿਆ ਸੀ ਪੁੱਤ ਬੋਹੋਤ ਦਿਨ ਹੋਗੇ ਸੀ ਤੈਨੂੰ ਮਿਲੇ ਹੋਏ ਤੇ ਮੈਨੂੰ ਬੋਹੋਤ ਚਿੰਤਾ ਹੋ ਰਹੀ ਸੀ ਇਸ ਲਈ ਮੈਂ ਤੈਨੂੰ ਮਿਲਣ ਸ਼ਹਿਰ ਤੇਰੇ ਦਫਤਰ ਆਈ ਸੀ ਪਰ ਹੁਣ ਤੂੰ ਬੋਹੋਤ ਵੱਡਾ ਆਦਮੀ ਬਣ ਗਿਆ ਹੈ ਸ਼ਾਇਦ ਹੁਣ ਤੈਨੂੰ ਮਿਲਣਾ ਮੇਰੀ ਮਾੜੀ ਕਿਸਮਤ ਵਿਚ ਨਹੀਂ ਮੈਨੂੰ ਬੋਹੋਤ ਖੁਸ਼ੀ ਹੈ ਕੇ ਤੂੰ ਇਕ ਵੱਡਾ ਆਦਮੀ ਬਣ ਕੇ ਨਾਲੇ ਤੂੰ ਆਪਣਾ ਸੁਪਨਾ ਪੂਰਾ ਕੀਤਾ ਸਗੋਂ ਮੇਰਾ ਸੁਪਨਾ ਵੀ ਪੂਰਾ ਕੀਤਾ ਹੈ ਪਰ ਇਕ ਗੱਲ ਦਾ ਮੈਨੂੰ ਬੋਹੋਤ ਦੁੱਖ ਹੈ ਕਿ ਮੈਂ ਤੇਰੀ ਤਰੱਕੀ ਨਹੀਂ ਦੇਖ ਸਕਦੀ ਜੇਕਰ ਬਚਪਨ ਵਿਚ ਤੇਰੇ ਸਿਰ ਤੇ ਸੱਟ ਲੱਗਣ ਕਾਰਣ ਤੇਰੀ ਅੱਖਾਂ ਖਰਾਬ ਨਾ ਹੁੰਦੀਆਂ ਅਤੇ ਮੈਨੂੰ ਆਪਣੀਆਂ ਅੱਖਾਂ ਤੈਨੂੰ ਨਾ ਦੇਣੀਆਂ ਪੈਂਦੀਆਂ ਤਾ ਅੱਜ ਮੈਂ ਤੇਰੀ ਤਰੱਕੀ ਦੇਖ ਕੇ ਸ਼ਾਂਤੀ ਨਾਲ ਮਰਦੀ ਤੇਰੀ ਅੰਨ੍ਹੀ ਮਾਂ ਤੇ ਮੈਂ ਇਹ ਪੜ੍ਹ ਕੇ ਬੋਹੋਤ ਉੱਚੀ ਉੱਚੀ ਰੋਇਆ ਕਿੰਨੀ ਵੱਡੀ ਕੁਰਬਾਨੀ ਦਿੱਤੀ ਸੀ ਉਸ ਅੰਨ੍ਹੀ ਮਾਂ ਨੇ ਮੇਰੇ ਲਈ ਜਿਸਨੂੰ ਦੇਖ ਕੇ ਮੈਂ ਸ਼ਰਮਿੰਦਾ ਹੁੰਦਾ ਸੀ ਮੈਨੂੰ ਆਪਣੇ ਆਪ ਤੇ ਬੋਹੋਤ ਗੁੱਸਾ ਤੇ ਤਰਸ ਆ ਰਿਹਾ ਸੀ ਮੈਂ ਸਾਰੀ ਜਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦਾ ਸੀ ਕਿਉਕਿ ਮੈਂ ਆਪਣੀ ਰੱਬ ਵਰਗੀ ਮਾਂ ਦੀ ਕਦਰ ਨਹੀਂ ਸੀ ਕੀਤੀ ਮੇਰਾ ਨਾਮ ਮੋਹਨ ਹੈ ਮੈਂ ਤੇ ਮੇਰੀ ਵਿਧਵਾ ਮਾਂ ਇਕ ਪਿੰਡ ਵਿਚ ਰਹਿੰਦੇ ਸੀ ਮੇਰੀ ਮਾਂ ਅੱਖਾਂ ਤੋਂ ਅੰਨ੍ਹੀ ਸੀ ਮੈਂ ਆਪਣੀ ਮਾਂ ਦਾ ਇੱਕਲਾ ਪੁੱਤ ਸੀ ਮੇਰੇ ਪਾਲਣ ਪੋਸ਼ਣ ਦੀ ਸਾਰੀ ਜਿੰਮੇਵਾਰੀ ਉਸਦੇ ਮੋਢਿਆਂ ਤੇ ਸੀ ਉਹ ਮੈਨੂੰ ਪੜ੍ਹਾ ਲਿਖਾ ਕੇ ਇਕ ਵੱਡਾ ਇਨਸਾਨ ਬਨਾਉਣਾ ਚਾਹੁੰਦੀ ਸੀ ਇਸ ਲਈ ਉਸਨੇ ਪਿੰਡ ਦੇ ਨੇੜਲੇ ਸ਼ਹਿਰ ਦੇ ਇਕ ਵਧੀਆ ਸਕੂਲ ਵਿਚ ਮੇਰਾ ਦਾਖਿਲਾ ਕਰਵਾ ਦਿੱਤਾ ਉਸਨੇ ਦਿਨ ਰਾਤ ਮੇਹਨਤ ਕੀਤੀ ਤਾ ਜੋ ਮੇਰੇ ਸਕੂਲ ਦੀ ਫੀਸ ਭਰ ਸਕੇ ਮੇਰੇ ਸਕੂਲ ਦੇ ਬੱਚੇ ਮੇਰੀ ਮਾਂ ਬਾਰੇ ਜਾਣਦੇ ਸਨ ਉਹ ਸਾਰੇ ਮੈਨੂੰ ਅੰਨ੍ਹੀ ਦਾ ਪੁੱਤ ਕਹਿ ਕੇ ਛੇੜਦੇ ਸਨ ਇਹ ਸੁਣ ਕੇ ਮੈਨੂੰ ਬੋਹੋਤ ਗੁੱਸਾ ਆਉਂਦਾ ਸੀ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 ਇੱਥੇ ਵਹਿਣ ਵਾਲੀਆਂ ਪੰਜ ਨਦੀਆਂ ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜਿਹਲਮ ਦੇ ਕਾਰਨ ਹੀ ਇਸਦਾ ਨਾਮ ਪੰਜਾਬ ਪਿਆ ਹੈ ਪੰਜ plus ਆਬ ਮਤਲਬ

ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਰੂਪ ਵਿੱਚ ਉਗਾਈ ਜਾਂਦੀ ਹੈ ਇਸਦੇ ਨਾਲ ਹੀ ਇੱਥੇ ਚਾਵਲ, ਕਪਾਹ, ਮੱਕੀ ਅਤੇ ਸਰੋਂ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਇਲਾਵਾ ਇੱਥੋਂ ਦੇ ਹੋਰ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਆਦਿ ਆਪਣੇ ਧਾਰਮਿਕ ਅਤੇ ਉਦਯੋਗਿਕ ਮਹੱਤਵ ਦੇ ਕਾਰਨ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹਨ, ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਨੂੰ ਇੱਕ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਥਾਨ ਉੱਤੇੇ ਸਿੱਖਾਂ ਦਾ ਸਭ ਤੋਂ ਵੱਡਾ ਗੁਰਦੁਆਰਾ ਹਰਿਮੰਦਰ ਸਾਹਿਬ ਸਥਿੱਤ ਹੈ। ਜਿਸਦਾ ਨਿਰਮਾਣ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਪੰਜਾਬ ਦਾ ਕੇਵਲ ਧਾਰਮਿਕ ਮਹੱਤਵ ਹੀ ਨਹੀਂ ਹੈ, ਇਤਿਹਾਸਕ ਮਹੱਤਵ ਵੀ ਹੈ। ਇੱਥੇ ਕਦਮ ਕਦਮ ਉੱਤੇ ਇਤਿਹਾਸ ਦੇ ਦਰਸਨ ਹੁੰਦੇ ਹਨ, ਅੰਮ੍ਰਿਤਸਰ ਵਿੱਚ ਸਥਿੱਤ ਜ਼ਿਲ੍ਹਿਆਂ ਵਾਲਾ ਬਾਗ਼ ਅੱਜ ਵੀ ਭਾਰਤ ਦੇ ਇਤਿਹਾਸ ਦੀ ਉਸ ਦੁਖਦਾਈ ਘਟਨਾ ਦੀ ਗਵਾਹੀ ਦਿੰਦਾ ਹੈ, ਜਿਸ ਵਿੱਚ ਇੱਕ ਬ੍ਰਿਟਿਸ਼ ਅਧਿਕਾਰੀ

ਪੰਜਾਬ ਵਿੱਚ ਦੇਖਣ ਯੋਗ ਸਥਾਨ ਹਨ ਜਿਵੇਂ ਕਿ ਬਾਗਾ ਬਾਰਡਰ, ਇਮਾਮ ਨਾਸਿਰ ਦਾ ਮਕਬਰਾ ਸ਼ਹੀਦ ਭਗਤ ਸਿੰਘ ਅਜ਼ਾਇਬ ਘਰ ਮਹਾਰਾਜਾ ਰਣਜੀਤ ਸਿੰਘ ਅਜ਼ਾਇਬ ਘਰ, ਕਿਲ੍ਹਾ ਮੁਬਾਰਕ, ਜ਼ਾਕਿਰ ਹੁਸ਼ੈਨ Rose garden, rock garden ਆਦਿ ਦੇ ਨਾਮ ਪ੍ਰਮੁੱਖ ਹਨ। ਪੰਜਾਬ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜੋ ਬਹੁਤ ਜੋਸ਼ਿਲੇ ਅਤੇ ਉਤਸ਼ਾਹੀ ਹੁੰਦੇ ਹਨ, ਉਹਨਾਂ ਦਾ ਉਤਸ਼ਾਹ ਇੱਥੇ ਮਨਾਏ ਜਾਣ ਵਾਲੇ ਤਿਉਹਾਰਾਂ, ਲੋਕ ਗੀਤਾਂ ਅਤੇ ਲੋਕ ਨਾਚਾਂ ਤੋਂ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਗੁਰਪੁਰਬ, ਵਿਸਾਖੀ, ਲੋਹੜੀ, ਹੋਲਾ ਮਹੱਲਾ ਅਤੇੇ ਮਾਘੀ ਵਰਗੇ ਧਾਰਮਿਕ ਅਤੇ ਖੇਤੀ ਪ੍ਰਧਾਨ ਤਿਉਹਾਰ ਮਨਾਏ ਜਾਂਦੇ ਹਨ। ਤਿਉਹਾਰਾਂ ਦੇ ਮੌਕੇ ਉੱਤੇ ਜਗ੍ਹਾ ਜਗ੍ਹਾ ਤੇ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਪੰਜਾਬ ਦਾ ਪ੍ਰਮੁੱਖ ਲੋਕ ਨਾਚ ਗਿੱਧਾ ਅਤੇ ਭੰਗੜਾ ਕੇਵਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਲੋਕ ਪ੍ਰਿਯ ਹੈ। ਪੰਜਾਬ ਵਾਸੀ ਪੰਜਾਬੀ ਭਾਸ਼ਾ ਬੋਲਦੇ ਹਨ, ਇੱਥੋਂ ਦੇ ਪੁਰਸ਼ ਕੁੜਤਾ ਪਜਾਮਾ ਅਤੇ ਸਿਰ ਉੱਤੇ ਪੱਗ ਪਹਿਨਦੇ ਹਨ ਪੰਜਾਬ ਦੀਆਂ ਔਰਤਾਂ ਸਲਵਾਰ ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਹਨ। ਪੰਜਾਬ ਵਿੱਚ ਸ਼ਾਕਾਹਾਰੀ ਦੇ ਨਾਲ ਨਾਲ ਮਾਸਾਹਾਰੀ ਭੋਜਨ ਦਾ ਵੀ ਪ੍ਰਚਲਨ ਹੈ ਪਰਾਪਰੰ ਪਰੰਪਰਿਕ ਭੋਜਨ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ, ਛੋਲੇ ਭਟੂਰੇ ਤੰਦੂਰੀ ਚਿਕਨ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 ਦਾ ਵੀ ਧਿਆਨ ਆਕਰਸ਼ਿਤ ਕਰਦੇ ਹਨ ਇਸ ਤਰ੍ਹਾਂ ਪੰਜਾਬ ਦਾ ਦੁਨੀਆਂ ਵਿੱਚ ਆਪਣਾ ਮਹੱਤਵ ਹੈ ਪੰਜਾਬ ਭਾਰਤ ਇੱਕ ਵਿਸ਼ਾਲ ਦੇਸ ਹੈ

ਇੱਥੇ ਵਹਿਣ ਵਾਲੀਆਂ ਪੰਜ ਨਦੀਆਂ ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜਿਹਲਮ ਦੇ ਕਾਰਨ ਹੀ ਇਸਦਾ ਨਾਮ ਪੰਜਾਬ ਪਿਆ ਹੈ ਪੰਜ plus ਆਬ ਮਤਲਬ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 ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਰੂਪ ਵਿੱਚ ਉਗਾਈ ਜਾਂਦੀ ਹੈ ਇਸਦੇ ਨਾਲ ਹੀ ਇੱਥੇ ਚਾਵਲ, ਕਪਾਹ, ਮੱਕੀ ਅਤੇ ਸਰੋਂ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਇਲਾਵਾ ਇੱਥੋਂ ਦੇ ਹੋਰ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਆਦਿ ਆਪਣੇ ਧਾਰਮਿਕ ਅਤੇ ਉਦਯੋਗਿਕ ਮਹੱਤਵ ਦੇ ਕਾਰਨ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹਨ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਨੂੰ ਇੱਕ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਥਾਨ ਉੱਤੇ ਸਿੱਖਾਂ ਦਾ ਸਭ ਤੋਂ ਵੱਡਾ ਗੁਰਦੁਆਰਾ ਹਰਿਮੰਦਰ ਸਾਹਿਬ ਸਥਿੱਤ ਹੈ ਜਿਸਦਾ ਨਿਰਮਾਣ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਕੀਤਾ ਸੀ। ਪੰਜਾਬ ਦਾ ਕੇਵਲ ਧਾਰਮਿਕ ਮਹੱਤਵ ਹੀ ਨਹੀਂ ਹੈ, ਇਤਿਹਾਸਕ ਮਹੱਤਵ ਵੀ ਹੈ ਇੱਥੇ ਕਦਮ ਕਦਮ ਉੱਤੇ ਇਤਿਹਾਸ ਦੇ ਦਰਸਨ ਹੁੰਦੇ ਹਨ, ਅੰਮ੍ਰਿਤਸਰ ਵਿੱਚ ਸਥਿੱਤ ਜ਼ਿਲ੍ਹਿਆਂ ਵਾਲਾ ਬਾਗ਼ ਅੱਜ ਵੀ ਭਾਰਤ ਦੇ ਇਤਿਹਾਸ ਦੀ ਉਸ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 ਮਹਾਰਾਜਾ ਰਣਜੀਤ ਸਿੰਘ ਅਜ਼ਾਇਬ ਘਰ, ਕਿਲ੍ਹਾ ਮੁਬਾਰਕ, ਜ਼ਾਕਿਰ ਹੁਸ਼ੈਨ rose garden, rock garden ਆਦਿ ਦੇ ਨਾਮ ਪ੍ਰਮੁੱਖ ਹਨ। ਪੰਜਾਬ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜੋ ਬਹੁਤ ਜੋਸ਼ਿਲੇ ਅਤੇ ਉਤਸ਼ਾਹੀ ਹੁੰਦੇ ਹਨ, ਉਹਨਾਂ ਦਾ ਉਤਸ਼ਾਹ ਇੱਥੇ ਮਨਾਏ ਜਾਣ ਵਾਲੇ ਤਿਉਹਾਰਾਂ, ਲੋਕ ਗੀਤਾਂ ਅਤੇ ਲੋਕ ਨਾਚਾਂ ਤੋਂ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਗੁਰਪੁਰਬ, ਵਿਸਾਖੀ, ਲੋਹੜੀ, ਹੋਲਾ ਮਹੱਲਾ ਅਤੇੇ ਮਾਘੀ ਵਰਗੇ ਧਾਰਮਿਕ ਅਤੇ ਖੇਤੀ ਪ੍ਰਧਾਨ ਤਿਉਹਾਰ ਮਨਾਏ ਜਾਂਦੇ ਹਨ। ਤਿਉਹਾਰਾਂ ਦੇ ਮੌਕੇ ਉੱਤੇ ਜਗ੍ਹਾ ਜਗ੍ਹਾ ਤੇ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਪੰਜਾਬ ਦਾ ਪ੍ਰਮੁੱਖ ਲੋਕ ਨਾਚ ਗਿੱਧਾ ਤੇ ਭੰਗੜਾ ਕੇਵਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਲੋਕ ਪ੍ਰਿਯ ਹੈ। ਪੰਜਾਬ ਵਾਸੀ ਪੰਜਾਬੀ ਭਾਸ਼ਾ ਬੋਲਦੇ ਹਨ, ਇੱਥੋਂ ਦੇ ਪੁਰਸ਼ ਕੁੜਤਾ ਪਜਾਮਾ ਅਤੇ ਸਿਰ ਉੱਤੇ ਪੱਗ ਪਹਿਨਦੇ ਹਨ ਪੰਜਾਬ ਦੀਆਂ ਔਰਤਾਂ ਸਲਵਾਰ ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਹਨ। ਪੰਜਾਬ ਵਿੱਚ ਸ਼ਾਕਾਹਾਰੀ ਦੇ ਨਾਲ ਨਾਲ ਮਾਸਾਹਾਰੀ ਭੋਜਨ ਦਾ ਵੀ ਪ੍ਰਚਲਨ ਹੈ ਪਰਾਪਰੰ ਪਰੰਪਰਿਕ ਭੋਜਨ ਵਿੱਚ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਛੋਲੇ ਭਟੂਰੇ, ਤੰਦੂਰੀ ਚਿਕਨ

ਦਾ ਵੀ ਧਿਆਨ ਆਕਰਸ਼ਿਤ ਕਰਦੇ ਹਨ ਇਸ ਤਰ੍ਹਾਂ ਪੰਜਾਬ ਦਾ ਦੁਨੀਆਂ ਵਿੱਚ ਆਪਣਾ ਮਹੱਤਵ ਹੈ ਪੰਜਾਬ ਭਾਰਤ ਇੱਕ ਵਿਸ਼ਾਲ ਦੇਸ ਹੈ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 ਇੱਥੇ ਵਹਿਣ ਵਾਲੀਆਂ ਪੰਜ ਨਦੀਆਂ ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜਿਹਲਮ ਦੇ ਕਾਰਨ ਹੀ ਇਸਦਾ ਨਾਮ ਪੰਜਾਬ ਪਿਆ ਹੈ ਪੰਜ plus ਆਬ ਮਤਲਬ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 ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਰੂਪ ਵਿੱਚ ਉਗਾਈ ਜਾਂਦੀ ਹੈ ਇਸਦੇ ਨਾਲ ਹੀ ਇੱਥੇ ਚਾਵਲ, ਕਪਾਹ, ਮੱਕੀ ਅਤੇ ਸਰੋਂ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਇਲਾਵਾ ਇੱਥੋਂ ਦੇ ਹੋਰ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਆਦਿ ਆਪਣੇ ਧਾਰਮਿਕ ਅਤੇ ਉਦਯੋਗਿਕ ਮਹੱਤਵ ਦੇ ਕਾਰਨ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹਨ, ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਨੂੰ ਇੱਕ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਥਾਨ ਉੱਤੇ ਸਿੱਖਾਂ ਦਾ ਸਭ ਤੋਂ ਵੱਡਾ ਗੁਰਦੁਆਰਾ ਹਰਿਮੰਦਰ ਸਾਹਿਬ ਸਥਿੱਤ ਹੈ। ਜਿਸਦਾ ਨਿਰਮਾਣ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਪੰਜਾਬ ਦਾ ਕੇਵਲ ਧਾਰਮਿਕ ਮਹੱਤਵ ਹੀ ਨਹੀਂ ਹੈ, ਇਤਿਹਾਸਕ ਮਹੱਤਵ ਵੀ ਹੈ। ਇੱਥੇ ਕਦਮ ਕਦਮ ਉੱਤੇ ਇਤਿਹਾਸ ਦੇ ਦਰਸਨ ਹੁੰਦੇ ਹਨ, ਅੰਮ੍ਰਿਤਸਰ ਵਿੱਚ ਸਥਿੱਤ ਜ਼ਿਲ੍ਹਿਆਂ ਵਾਲਾ ਬਾਗ਼ ਅੱਜ ਵੀ ਭਾਰਤ ਦੇ ਇਤਿਹਾਸ ਦੀ ਉਸ ਦੁਖਦਾਈ ਘਟਨਾ ਦੀ ਗਵਾਹੀ ਦਿੰਦਾ ਹੈ ਜਿਸ ਵਿੱਚ ਇੱਕ ਬ੍ਰਿਟਿਸ਼ ਅਧਿਕਾਰੀ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 ਪੰਜਾਬ ਵਿੱਚ ਦੇਖਣ ਯੋਗ ਸਥਾਨ ਹਨ ਜਿਵੇਂ ਕਿ ਬਾਗਾ ਬਾਰਡਰ, ਇਮਾਮ ਨਾਸਿਰ ਦਾ ਮਕਬਰਾ ਸ਼ਹੀਦ ਭਗਤ ਸਿੰਘ ਅਜ਼ਾਇਬ ਘਰ ਮਹਾਰਾਜਾ ਰਣਜੀਤ ਸਿੰਘ ਅਜ਼ਾਇਬ ਘਰ, ਕਿਲ੍ਹਾ ਮੁਬਾਰਕ, ਜ਼ਾਕਿਰ ਹੁਸ਼ੈਨ Rose garden, rock garden ਆਦਿ ਦੇ ਨਾਮ ਪ੍ਰਮੁੱਖ ਹਨ। ਪੰਜਾਬ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਰਹਿੰਦੇ ਹਨ, ਜੋ ਬਹੁਤ ਜੋਸ਼ਿਲੇ ਅਤੇ

ਤੇ ਲਾ ਲਾ ਇਹਨੂੰ ਚਾਰਜਰ ਚਾਰਜਰ ਲਊਗਾਂ ਚਾਰਜਿੰਗ ਵੀ ਲਾਉਂਦਾ ਚੱਲ

ਹੋਰ ਲਾ ਵਧੀਆ। ਦੂਸਰੀ ਛੜੋ ਦੇਖਾਂ ਕੋਠੀ ਚੱਕ ਕੇ ਲਿਆਵਾਂ ਜਾਵਾਂ। ਕਿਧਰੋ ਓਏ।

ਠੀਕ ਹੈ। ਚੱਲ ਦੇਖਦੇ ਹਾਂ ਜੇ। ਚੱਕ ਲਿਆਇਆ ਓਏ ਨਾ ਨਾ ਵੀਹ ਮਿੰਟ ਬੈਠਣਾ ਪਊ ਨਹੀ। ਹੈਂਅ ਖੜ ਕੇ ਲਾ ਚਾਰਜਰ ਇਹਨੂੰ

ਲੱਗਦਾ ਮੇਰਾ ਵੀ ਨੈੱਟ ਉੱਡ ਜੂ ਲੱਗਦਾ ਸੌ ਪ੍ਰਸੈਂਟ ਹੋ ਜੂਓ ।

ਚਲੋ ਕਰ ਲਾਂ ਗੇ ਫੇਰ ਕਦੇ ਜਦੋਂ ਆਏ ਹੀ ਹੋਗਾ ਫੇਰ ਤਾਂ ਕਰ ਹੀ ਲਵਾਂਗੇ। ਚੱਲ ਵੀਹ ਵਾਲਾ ਰਿਚਾਰਜ ਤਾਂ ਨਹੀ ਅਜੇ ਕਰ ਲਾਂ ਗੇ।

ਕਰ ਦਾ ਗੇ। ਇਹਦੇ ਕਰਕੇ। ਬੱਸ ਤਿੰਨ ਚਾਰ ਮਿੰਟ ਚ ਹੋ ਗਈ ਸੀ ਮੈਨੂੰ ਲੱਗਦਾ। ਆਹੋ ਚੱਕਣ ਚ ਹੀ ਫਾਇਦਾ ਐ

ਚੱਕ ਲੈਂਦਾ ਬਾਕੀ

ਬਾਅਦ ਚ ਨਹੀ ਪਤਾ ਕੰਮ ਤੇ ਲੱਗੇ ਉੱਥੇ ਕੋਈ ਕੰਮ ਤੇ ਲੱਗ ਗਏ ਫੇਰ ਏਦੋਂ ਬਾਅਦ ਫੇਰ ਉਹ ਆਪ ਨਾ ਚੱਕਣ ਜੇ ਕਿਤੇ। ਨਾ ਨਾ ਇਕ ਨਹੀਂ ਦੋ ਨੇ ਈਡੀ ਆਂਨਦੇ ਫਰ ਹੀ ਲਾਊਗਾ ਉਹ ਆਈ ਡਈਆਂ ਸੈਨਡ ਕਰਨਗੇ ਹੋਰ ਆਪਾਂ ਨੂੰ ਫੇਰ । ਫੇਰ ਆਪਾਂ ਹੋਰ ਕਰ ਦੇਵਾਗੇ ਸ਼ਾਮ ਤੱਕ। ਸ਼ਾਮ ਤੱਕ ਮੈਨੂੰ ਲੱਗਦਾ। ਓ ਆ ਰਿਹਾ ਸੀ ਲੱਕੀ ਫੇਰ ਤਾਂ ਰਾਤ ਤਾਂ ਵਾਲਾ ਖਾਦਾ ਰਾਸ ਰਾਸ਼ਨ ਵਾਲਾ ਖਾਦਾ ਰਾਤ

ਹਾਂ। ਆਹ ਬੱਸ ਸਟੈਂਡ ਠੇਕਾ ਅੱਛਾ। ਤੇ ਫਿਰ ਤਰੀ ਵਾਲਾ ਖਾਦਾ ਸੀ ਗਾ ਤੇ ਦੋ ਦੋ ਉਹ ਖਾ ਗਏ। ਤੇ ਫਿਰ ਇੱਕ ਇੱਕ ਪਲੇਟ ਉਹਦੀ ਭੁਰਜੀ ਦੀ ਖਾ ਗਏ ਰਾਤ। ਹੋਰ ਅੰਨ ਵੱਢ ਕੇ ਆਏ ਅੰਨ

ਇੱਕ ਵਾਰੀ ਤਾਂ ਲਿਆ ਕੇ ਥਰਤੀ ਜਦੋਂ ਪਲੇਟ ਜਿਹੀ ਮੁਹਰੇ ਦੁਬਾਰੇ ਫੇਰ ਲੈ ਗਿਆ ਚੱਕ ਕੇ। ਕਹਿੰਦਾ ਕੱਚਾ ਪਿਆ ਜੀ ਮੈਂ ਸਵਾਦਾ ਹੀ ਗਾਲਤਾ ਸਾਰਾ।

ਕਹਿੰਦਾ ਕੱਚਾ ਪਿਆ ਹੈਗਾ । ਅਸੀ ਚੱਕ ਲਈ ਇੱਕ ਇੱਕ ਬੋਟੀ।

ਉਹ ਕਹਿੰਦੇ ਕੱਚਾ ਪਿਆ ਹਾਲੇ। ਮੈ ਜਾ ਯਾਰ ਸਾਰਾ ਸਵਾਦ ਹੀ ਗਾਲਤਾ। ਮੈਂ ਇੰਨੀਆਂ ਰੀਝਆਂ ਨਾਲ ਚੱਕਿਆ ਸੀ ਕੱਲਾ ਕੱਲਾ ਪੀਸ ਵੀ। ਵੀ ਵਧੀਆ ਕਿਹੜਾ ਗਾ? ਮੈਂ ਕਿਹਾ ਤੂੰ ਹੱਥ ਚੋਂ ਖੋਹ ਹੀ ਲਿਆ ਆ ਕੇ।

ਆਏ ਵਧੀਆ। ਊ ਬਣਾਇਆ ਸਵਾਦ ਤੀ ਭਾਈ ਮੀਟ ਉਨ੍ਹਾਂ ਦਾ। ਚਿੱਬ ਕੱਢੇ ਪਏ ਤੀ। ਬਾਕੀ ਜਿਹੜਾ ਦੂਜਾ ਸੀ ਗਾ ਤਰੀ ਵਾਲਾ ਵਧੀਆ ਬਣਦੇ ਨੇ ਮੀਟ ਮਸਾਲੇ ਮੁਸਲੇ ਪਏ ਹੁੰਦੇ ਇਹਨਾਂ ਦੇ।

ਚਾਲੀ ਪੰਜਾਹ ਰੁਪਏ ਦੀ ਅੰਡਾ ਤਰੀ ਸੀ। ਦੋ ਦੋ ਉਹ ਖਾਦੀਆਂ। ਉਹ ਲਾ ਫੇਰ ਬਾਕੀ ਉਹ ਖਾਈ ਗੇ, ਕੀ ਕਹਿੰਦੇ ਅੰਡਾ। ਅੰਡੇ ਦੀ ਉਹ ਆਮਲੇਟ

ਆ ਨਾ ਕਰੇ ਅੱਧ ਚ ਨਹੀ। ਉੱਥੇ ਬਣਿਆ ਹੋਇਆ ਵਾਲਾ ਘੈਂਟ ਕੰਮ ਸੀ। ਵਧੀਆ ਸੀ ਗਾ ਵੀ।

ਨਾ ਫਿਰ ਅਗਲਾ ਸੈਲੰਡਰ ਵੀ ਫੂਕ ਦਿੰਦਾ । ਹੁਣ ਆਉਂਦਾ ਵੀ ਕੀ ਹੈ ਤੈਨੂੰ ਪਤਾ ਹੀ ਆ। ਮਹਿੰਗਾ ਹੁੰਦਾ ਥੌੜ੍ਹਾ ਜਿਹਾ ਹੋਰ ਕੁਝ ਨਹੀ।

ਆਹੀ ਗੱਲ ਕਰਦੇ ਹਾਂ ਵੀ ਚੱਲ ਐਹ ਕਿ ਘਰੇ ਦੀ ਖੇਚਲਾ ਨਾਲੋਂ ਉੱਥੇ ਠੀਕ ਚੱਲ।

ਇੱਕ ਅੱਧੀ ਬੋਟੀ ਦਾ ਫਰਕ ਹੋਊਗਾ। ਬਾਹਲਾ ਨਹੀ ਗਾ। ਗੈਸ ਬੱਚਦਾ ਤੇ ਫੇਰ ਵੀ ਬਹੁਤ ਕੁਝ ਬੱਚਦਾ। ਆਪ ਦੋ ਸੌ ਦਾ ਦੇਖ ਲੈਨੇ ਮੈਂ ਕਿਹਾ ਖਾਈ ਚੱਲੋ ਅੱਜ ਤਾਂ ਫੇਰ। ਮੇਰੇ ਲਵੇ ਹੈਗੇ ਤੀ ਗੇ ਮੈਂ ਚੱਲ ਅਸੀਂ ਖਾਈ ਗੇ ਫੇਰ। ਟਾਇਮ ਜੇ ਨਾਲ ਫੇਰ ਅੱਠ ਅੱਠ ਵਜੇ ਨੂੰ ਮੁੜ ਆਏ ਤੀ ਗਏ। ਸੱਢੇ ਸੱਤ ਅੱਠ।

ਸਕੂਲ ਚ ਹੈਗਾ। ਰਹਿਣਾ ਕਿੱਧਰ ਆ। ਕਿਉਂ

ਜਦੋਂ ਸਿਮ ਮਿਲਿਆ ਨਹੀ ਉਦੋਂ ਤੱਕ ਮੇਰੇ ਨਾਲ ਸੀ ਗਾ। ਜਦੋਂ ਸਿਮ ਮਿਲ ਗਿਆ ਉੱਡ ਗਿਆ.

ਹਾਂ ਹਾਂ। ਹਾਂ ਨਾਵੇ ਧੋਵੇ ਫੇਰ ਵੀ ਆ। ਨਹਾਉਦੇ ਨਹੀ ਹਾਂ ਧਿਆਨ ਤਾਂ ਉਸਦਾ ਹੋਰ ਪਾਸੇ ਰਹਿੰਦਾ। ਨਹਾਉਦਾ ਤਾਂ ਹੈ ਨਹੀ ਉਹ। ਸਤਿ ਸ੍ਰੀ ਅਕਾਲ, ਮੇਰਾ ਨਾਮ ਅਮਨ ਹੈ। ਮੈਂ ਆਪਣੀ ਇੱਕ ਕਹਾਣੀ ਪੇਸ਼ ਕਰ ਰਿਹਾਂ ਹਾਂ। ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸਦੀ ਵੰਡ ਤੋਂ ਬਾਅਦ ਉਸ ਅੱਗੇ ਕਈ ਚੁਣੌਤੀਆਂ ਸਨ। ਜਿੰਨ੍ਹਾ ਦਾ ਮੁਕਾਬਲਾ ਕਰਨਾ ਅਤੇ ਉਹਨਾ ਦਾ ਹੱਲ ਲੱਭਣਾ ਜ਼ਰੂਰੀ ਸੀ। ਸਮੇਂ ਦੇ ਨਾਲ ਕੁੱਝ ਚੁਣੌਤੀਆਂ ਦਾ ਹੱਲ ਲੱਭ ਲਿਆ ਗਿਆ ਜਿਸ ਕਾਰਨ ਅਸੀਂ ਅੱਗੇ ਵਧੇ ਹਾਂ। ਅੋਰ ਸਮੇਂ ਦੇ ਬੀਤਣ ਨਾਲ ਭਾਰਤ ਦੇਸ਼ ਅੱਗੇ ਨਵੀਆਂ ਸਮੱਸਿਆ ਪੈਦਾ ਹੋ ਗਈਆਂ ਸਭ ਤੋਂ ਪਹਿਲੀ ਚੁਣੌਤੀ ਹੈ ਦੇਸ਼ ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ।